ਇੱਥੇ ਗੱਡੀ ਨਜ਼ਰ ਆ ਰਹੀ ਹੈ ਇੱਥੇ ਲਾਲ ਇੱਕ ਪੱਟਰੀ ਨਜ਼ਰ ਆ ਰਹੀ ਹੈ ਜਿਹਦੇ ਉੱਤੇ ਗੱਡੀ ਚੜ੍ਹਾਈ ਹੋਈ ਹੈ ਅਤੇ ਇੱਕ ਮੀਟਰ ਨਜ਼ਰ ਆ ਰਿਹਾ ਹੈ।

ਘਰ ਵਿੱਚ ਵਰਤਣ ਵਾਸਤੇ ਇਹਨਾਂ ਪਲਾਈਆਂ ਰੱਖੀਆਂ ਹੋਈਆਂ ਹਨ ਅਤੇ ਇੱਕ ਵਾਈਟ ਕਲਰ ਦਾ ਸਟੈਂਡ ਨਜ਼ਰ ਆ ਰਿ--

ਜਿਸ ਦੇ ਉੱਪਰ ਲਿਖਿਆ ਹੈ ਸਾਂਝ ਕੇ ਅੰਦਰ ਅਤੇ ਕਾਫੀ ਸਾਰੇ ਪੌਦੇ ਨਜ਼ਰ ਆ ਰਹੇ ਹਨ।

ਇਤੇ ਕਾਫੀ ਸਾਰੇ ਵਾਜੇ ਨਜ਼ਰ ਆ ਰਹੇ ਹਨ ਜੋਕਿ ਲੋਕ ਮੋਟਰਸਾਈਕਲ ਤੇ ਇਹਨਾਂ ਦਾ ਯੂਜ ਕਰਦੇ ਹਨ ਅਤੇ ਨੀਲੇ ਰੰਗ ਦੀ ਡੱਬੇ ਨਜ਼ਰ ਆ ਰਹੇ ਹਨ।

ਚਾਰ ਬੰਦੇ ਖੜੇ ਹੋਏ ਹਨ ਜੋਕਿ ਇੱਥੇ ਕੁਛ ਬਣਾਉਣ ਦੀ ਤਿਆਰੀ ਕਰ ਰਹੇ ਹਨ ਅਤੇ ਪਿੱਛੇ ਪੱਥਰ ਹੈ।

ਇਹ ਇਲੈਕਟਰਿਕ ਸ਼ੋਪ ਨਜ਼ਰ ਆ ਰਹੀ ਹੈ ਨੀਲੇ ਬੋਰਡ ਤੇ ਜਿੱਥੇ ਅਸੀਂ ਪੱਕੇ ਠੀਕ ਕਰਵਾਉਦੇ ਹਨ ਇਥੇ ਸਾਹਮਣੇ ਬਲਬ ਨਜ਼ਰ ਆ ਰਹੇ ਹਨ।

ਤੇ ਗੁਬਾਰੇ ਨਜ਼ਰ ਆ ਰਹੇ ਹਨ ਜਿਨਾਂ ਜਿਨਾਂ ਦਾ ਰੰਗ ਗੋਲਡਨ ਅਤੇ ਚਿੱਟਾ ਹੈ।

ਅਤੇ ਇਕ ਪਾਰਕ ਹੈ ਤੇ ਕਾਫੀ ਸਾਰੇ ਲੈਂਪ ਪਿੱਛੇ ਝੌਪੜੀਆਂ ਲੱਗੀਆਂ ਹੋਈਆਂ ਹਨ ਕਲਰ--

ਅਤੇ ਕਾਫੀ ਸਾਰੇ ਪੇੜ ਨਜ਼ਰ ਆ ਰਹੇ ਹਨ ਪਾਣੀ ਦੇ ਲਾਗੇ ਲਾਗੇ ਇਕ ਬਾਂਡਰੀ ਵੀ ਬਣੀ ਹੋਈ ਹੈ ਇੱਥੇ ਕੁੜੀ ਖੜੀ ਹੋਈ ਹੈ ਜਿਸ ਨੇ ਗੁਲਾਬੀ ਰੰਗ ਦੀ ਸਾ਼ੜੀ ਪਾਈ ਹੋਈ ਹੈ।

ਅਤੇ ਔਰਤਾਂ ਨੇ ਸਾੜੀ ਪਾਈ ਹੋਈ ਹੈ ਅਤੇ ਇਹ ਬਹੁਤ ਸੋਹਣਾ ਵਿਊ ਨਜ਼ਰ ਆ ਰਿਹਾ ਹੈ।

ਜਿਸ ਇਹ ਇੱਥੇ ਇੱਕ ਡੀ_ਜੇ ਨਜ਼ਰ ਆ ਰਿਹਾ ਹੈ ਅਤੇ ਉੱਪਰ ਇੱਕ ਲਾਈਟ ਨਜ਼ਰ ਆ ਰਹੀ ਹੈ ਅਤੇ ਅੱਗੇ ਡਿਸਕੋ ਡਾਂਸ ਲਿੱਖਿਆ ਹੋਇਆ ਹੈ।

ਇੱਥੇ ਲੋਕੀ ਜਾਂਦੇ ਹਨ ਅਤੇ ਥੋੜ੍ਹੇ ਬਹੁਤੇ ਭੰਗੌੜੇ ਨਜ਼ਰ ਆ ਰਹੇ ਹਨ ਇੱਥੇ ਲੋਕੀ ਅਪਨੇ ਬੱਚਿਆਂ ਨੂੰ ਖਿਡਾਉਂਦੇ ਹਨ ਅਤੇ ਪਾਰਕ ਤੇ ਛੋਟੇ ਛੋਟੇ ਬੂਟੇ ਬਹੁਤ ਸੋਹਣੇ ਲੱਗ ਰਹੇ--

ਇਥੇ ਬਹੁਤ ਸੋਹਣੀ ਫਸਲ ਕੀਤੀ ਪਈ ਹੈ ਅਤੇ ਲਾਗੇ ਲਾਗੇ ਕਾ ਨਜ਼ਰ ਆ ਰਿਹਾ ਹੈ ਅਤੇ ਵੱਡੇ ਵੱਡੇ ਬੂਟੇ ਅਤੇ ਪੇੜ ਨਜ਼ਰ ਆ ਰਹੇ ਹਨ।

ਖੰਬੇ ਦੇ ਕੋਲ ਇੱਕ ਛੋਟਾ ਜਿਹਾ ਰਸਤਾ ਵੀ ਜਾ ਰਿਹਾ ਹੈ ਜਿਸਦੇ ਕੋਲ ਬਹੁਤ ਵੱਡੇ ਵੱਡੇ ਪੇੜ ਹਨ।

ਅਤੇ ਕਾਫੀ ਸਾਰੀਆਂ ਲਾਈਟਾਂ ਨਜ਼ਰ ਆ ਰਹੀਆਂ ਹਨ ਅਤੇ ਇੱਕ ਸਾਊਂਡ ਨਜ਼ਰ ਆ ਰਿਹਾ ਹੈ।